ਉਹਨਾਂ ਦਾ ਪੈਸਾ ਸੁਰੱਖਿਅਤ ਬਚਾ ਰਹੇ ਅਤੇ ਇਹ ਵੀ ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਕੁਛ ਲੋਕ ਪੈਸੇ ਨੂੰ ਵਿਆਜ਼ ਉੱਪਰ ਦਿੰਦੇ ਹਨ, ਅਤੇ ਇਹ ਵੀ ਆਮਦਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਕੀ ਤੁਸੀਂ ਵਿੱਤੀ ਦੇ ਮਾਮਲੇ ਵਿੱਚ ਕੁਛ ਹੋਰ ਸੁਝਾਅ ਦੇਣੇ ਚਾਹੁੰਦੇ ਹੋ?

ਅਤੇ ਉਹਨਾਂ ਫੈਕਟਰੀਆਂ ਤੋਂ ਉਹ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ, ਜਿੱਥੇ ਉਹਨਾਂ ਕੋਲੋਂ ਕੰਮ ਅੱਠ ਘੰਟੇ ਲੈਣਾ ਹੁੰਦਾ ਹੈ ਅਤੇ ਉਹਨਾਂ ਕੋਲੋਂ ਦਸ ਬਾਰਾਂ ਬਾਰਾਂ ਘੰਟੇ ਲਗਾਤਾਰ ਕੰਮ ਕਰਵਾਉਂਦੇ ਹਨ ਅਤੇ ਉਹਨਾਂ ਦੀ ਉਹ ਮਜ਼ਦੂਰੀ ਦਾ ਸ਼ੋਸ਼ਣ ਕਰ ਰਹੇ ਹੁੰਦੇ ਹਨ, ਇਸ ਨਾਲ ਇਹ ਹੁੰਦਾ ਹੈ ਕਿ ਕੁੱਝ ਲੋਕ ਪੂੰਜੀਪਤੀ ਬਣ ਜਾਂਦੇ ਹਨ, ਅਤੇ ਜੋ ਮਜ਼ਦੂਰ ਹੁੰਦੇ ਹਨ, ਉਹ ਸਿਰਫ਼ ਆਪਦੇ ਪੇਟ ਪਾਲਣ ਤੱਕ ਹੀ ਸੀਮਿਤ ਰਹਿ ਜਾਂਦੇ ਹਨ, ਇਸ ਤਰ੍ਹਾਂ ਇਹ ਹੁੰਦਾ ਹੈ ਕਿ ਦੁਨੀਆਂ ਵਿੱਚ ਕੁੱਝ ਹੀ ਲੋਕ ਪੂੰਜੀਪਤੀ ਵੱਧਦੇ ਹਨ, ਇਹ ਪੂੰਜੀਪਤੀਆਂ ਦਾ ਰਹਿਣਾ ਸਹਿਣਾ ਗ਼ਰੀਬ ਲੋਕਾਂ ਨਾਲੋਂ ਕਿਤੇ ਵੱਖਰਾ ਹੁੰਦਾ ਹੈ,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 ਲਈ ਕੰਮ ਕਰਦੇ ਹੀ ਰਹਿ ਜਾਂਦੇ ਹਨ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਰਮਨ ਦੇ ਵਿੱਚ ਜਦੋਂ ਜ਼ਿਆਦਾ ਭੁਖਮਰੀ ਸੀ ਤਾਂ ਉਸ ਸਮੇਂ ਲੋਕਾਂ ਨੂੰ ਉੱਥੇ ਕੰਮ ਦੀ ਘਾਟ ਆ ਗਈ ਸੀ ਲੋਕ ਸਿਰਫ਼ ਪੇਟ ਪਾਲਣ ਤੱਕ ਹੀ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 ਤਾਂ ਹਰ ਚੀਜ਼ ਸ਼ਾਮਲ ਹੁੰਦੀ ਹੈ, ਜਿਵੇਂ ਆਪਾਂ ਵੇਖ ਲਈਏ ਗੱਲ ਵੀ ਕਰਦੇ ਹਾਂ ਬੈਂਕਾਂ ਦੀ ਬੈਂਕਾਂ ਵਿੱਚ ਅਸੀਂ ਉਹ ਰੁਪਇਆ ਰੱਖਦੇ ਹਾਂ ਜੋ ਸਾਡੇ ਕੋਲ ਖ਼ਰਚਣ ਤੋਂ ਬਾਅਦ ਬਚ ਜਾਂਦਾ ਹੈ, ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ bank fail ਹੋ ਜਾਂਦੇ ਹਨ, ਉਸਦਾ fail ਦਾ ਕਾਰਨ ਇਹ ਹੁੰਦਾ ਹੈ ਕਿ ਉਹ ਪੂਰੀ ਤਰ੍ਹਾਂ ਸਰਕਾਰ ਦੇ ਜੋ ਕਾਨੂੰਨ ਬਣਾਏ ਹੁੰਦੇ ਹਨ, ਉਹਨਾਂ ਉੱਪਰ ਖਰੇ ਨਹੀਂ ਉੱਤਰ ਸਕਦੇ ਕਿਉਂਕਿ ਸਰਕਾਰ ਨੇ ਵੀ ਰੁਪਏ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਹੈ, ਅਤੇ ਜੋ ਬੈਂਕ ਉਸਨੂੰ ਸਹੀ ਤਰੀਕੇ ਤੱਕ ਨਹੀਂ ਪਹੁੰਚਾ ਪਾਉਂਦੇ, ਗੱਲ ਕਰ ਲਈਏ ਸੋਨੇ ਦੀ ਵਿੱਤੀ ਮਾਮਲੇ ਵਿੱਚ

ਨੂੰ ਬਾਜ਼ਾਰ ਵਿੱਚ ਇਹ ਕਾਫ਼ੀ ਵੱਡੇ ਜਾਂ ਕਾਫ਼ੀ ਅੰਤਰ ਤੇ ਦੂਜੀਆਂ ਵਸਤਾਵਾਂ ਨਾਲੋਂ ਵੇਖਿਆ ਜਾਂਦਾ ਹੈ, ਕਿਉਂਕਿ ਅੰਤਰ ਰਾਸ਼ਟਰੀ ਪੱਧਰ ਤੇ ਇਸਦਾ ਮੁੱਲ ਕਾਫ਼ੀ ਹੈ, ਜੋ ਕਿ ਹਰ ਕੋਈ ਨਹੀਂ ਖ਼ਰੀਦ ਸਕਦਾ, ਕੀ ਤੁਸੀਂ ਦੱਸ ਸਕਦੇ ਹੋ ਕਿ ਸੋਨੇ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਵਿੱਤੀ ਮਾਮਲਿਆਂ ਵਿੱਚ ਆਪਦਾ role ਅਦਾ ਕਰਦਾ ਹੈ।

ਕੁਛ ਨਾ ਕੁਛ ਕੀਮਤ ਜ਼ਰੂਰ ਹੁੰਦੀ ਹੈ ਮੈਂ ਤੁਹਾਨੂੰ ਸੋਨੇ ਤੇ ਇਹ ਗੱਲ ਦੱਸਣਾ ਚਾਹਾਂਗਾ ਕਿ ਸੋਨਾ ਇੱਕ ਅਜਿਹੀ ਵਸਤੂ ਹੈ ਜਿਸਨੂੰ ਇਨਸਾਨ ਖ਼ਰੀਦ ਕਰ ਰੱਖਦਾ ਹੈ, ਅਤੇ ਉਹ ਆਪਣੇ ਭਵਿੱਖ ਵਿੱਚ ਸੋਨੇ ਨੂੰ ਵੇਚ ਕੇ ਜਾਂ ਉਸਦੇ ਬਦਲੇ ਵਿੱਚ ਪੈਸਾ ਵੀ ਹਾਸਿਲ ਕਰ ਸਕਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵਿੱਤੀ ਮਾਮਲੇ ਦੀ ਤਾਂ ਵਿੱਤੀ ਮਾਮਲੇ ਦੇ ਵਿੱਚ ਉਹਨਾਂ ਵਸਤੂਆਂ ਨੂੰ ਵੀ ਆਪਾਂ ਸ਼ਾਮਿਲ ਕਰ ਸਕਦੇੇ ਹਾਂ ਜੋ ਇਨਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਜਾਂ ਤਾਂ ਖੇਤ ਵਿੱਚ ਪੈਦਾ ਕਰਦਾ ਹੈ ਜਾਂ ਉਹਨਾਂ ਦਾ

ਉਹਨਾਂ ਵਸਤੂਆਂ ਦੀ ਕੀਮਤ ਵੀ ਵੱਧਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਾਂ ਇਹ ਦੇਖਦੇ ਹਾਂ ਕਿ ਬਾਜ਼ਾਰ ਵਿੱਚ ਕੋਈ ਵਸਤੂ ਬਹੁਤ ਮਾਤਰਾ ਵਿੱਚ ਆਉਣੀ ਸ਼ੁਰੂ ਹੋ ਗਈ ਹੈ, ਅਤੇ ਉਹਨਾਂ ਨੂੰ ਖ਼ਰੀਦਣ ਵਾਲੇ ਲੋਕ ਬਹੁਤ ਘੱਟ ਹਨ, ਫਿਰ ਉਹਨਾਂ ਦੀ ਕੀਮਤ ਆਪਣੇ ਆਪ ਘੱਟ ਜਾਂਦੀ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਜਦੋਂ ਕਿਸੇ ਵਸਤੂ ਦਾ ਸੀਜਨ ਆਉਂਦਾ ਹੈ ਜਾਂ ਕਿਸੇ ਫਸਲ ਦਾ ਸੀਜਨ ਆਉਂਦਾ ਹੈ ਤਾਂ ਜਦੋਂ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 ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਦੋਂ ਕਿਸੇ ਚੀਜ਼ ਨੂੰ ਖ਼ਰੀਦਣ ਵਾਲੇ ਲੋਕ ਘੱਟ ਹੋਣਗੇ ਅਤੇ ਉਸ ਵਸਤੂ ਦੀ ਪੂਰਤੀ ਬਹੁਤ ਜ਼ਿਆਦਾ ਹੋਵੇਗੀ ਤਾਂ ਕੀ ਉਸ ਵਸਤੂ ਦੀ ਕੀਮਤ ਘੱਟਣੀ ਚਾਹੀਦੀ ਹੈ ਜਾਂ ਆਪਣੇ ਆਪ ਘੱਟ ਹੋ ਜਾਂਦੀ ਹੈ ਵੇਖੋ ਜੀ ਵਸਤੂਆਂ ਦਾ ਮੁੱਲ ਹਰ ਤਰੀਕੇ ਨਾਲ ਅੱਡੋ ਅੱਡ ਹੈ ਕੁੱਝ ਵਸਤੂਆਂ ਦਾ ਮੁੱਲ ਜ਼ਿਆਦਾ ਹੁੰਦਾ ਹੈ, ਅਤੇ ਕੁੱਝ ਦਾ ਸਸਤਾ ਹੁੰਦਾ ਹੈ,

ਮੁੱਲ ਤਾਂ ਸਰਕਾਰਾਂ ਨਿਰਧਾਰਿਤ ਕਰਦੀਆਂ ਹਨ ਜਿਵੇਂ ਕਿ ਫਸਲਾਂ ਆ ਗਈਆਂ, ਫਸਲਾਂ ਵਿੱਚੋਂ ਕਣਕ ਝੋਨੇ, ਦਾਲਾਂ ਜਾਂ ਹੋਰ ਵੀ ਫਸਲਾਂ ਹਨ ਜੋ ਅਨਾਜ ਵਿੱਚ ਆ ਜਾਂਦੀਆਂ ਹਨ, ਉਹਨਾਂ ਦਾ ਮੁੱਲ ਤਾਂ ਸਰਕਾਰਾਂ ਨਿਰਧਾਰਿਤ ਕਰਦੀਆਂ ਹਨ, ਇਸ ਤੋਂ ਇਲਾਵਾ ਕੁਛ ਨਿੱਜੀ ਵਸਤੂਆਂ ਆ ਜਾਂਦੀਆਂ ਹਨ ਜਿਸਨੂੰ ਕਿਸਾਨ ਜਾਂ ਹੋਰ ਕੋਈ ਇਨਸਾਨ

ਪੇਟੈਂਟ ਅਧਿਕਾਰ ਬਾਰੇ ਸੁਣਿਆ ਹੋਣਾ ਹੈ, ਜਿਸ ਵਿੱਚ ਕੀ ਹੁੰਦਾ ਹੈ ਕਿ ਕੋਈ ਇਨਸਾਨ ਕਿਸੇ ਵੀ ਵਸਤੂ ਦਾ ਉਤਪਾਦਨ ਕਰਦਾ ਹੈ, ਤਾਂ ਉਸ ਵਸਤੂ ਦਾ ਉਸਨੂੰ ਲਾਇਸੈਂਸ ਪ੍ਰਾਪਤ ਹੋ ਜਾਂਦਾ ਹੈ, ਤਾਂ ਕਿ ਹੋਰ ਵੀ ਕੋਈ ਇਨਸਾਨ ਉਸਦੀ ਨਕਲ ਕਰਕੇ ਉਸ ਵਸਤੂ ਦਾ ਉਤਪਾਦਨ ਨਾ ਕਰੇ, ਇਸ ਵਿੱਚ ਕੀ ਹੁੰਦਾ ਹੈ ਕਿ ਉਹ ਇਨਸਾਨ ਆਪਣੀ ਮਰਜ਼ੀ ਦੇ ਨਾਲ ਉਸ ਵਸਤੂ ਦਾ ਮੁੱਲ ਨਿਰਧਾਰਤ ਕਰ ਸਕਦਾ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਗੱਲ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਕੁਛ ਕੀਮਤੀ ਵਸਤੂਆਂ ਅਜਿਹੀਆਂ ਹਨ, ਜਿਵੇਂ ਸੋਨਾ ਜਾਂ ਹੀਰੇ ਜਵਾਹਰਾਤ ਹੋ ਗਏ, ਇਹਨਾਂ ਦੇ ਮੁੱਲ ਵਿੱਚ ਜਦੋਂ ਵਾਧਾ ਹੁੰਦਾ ਹੈ ਤਾਂ ਇਹਨਾਂ ਦੀ ਮੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਹੀਰੇ ਜਵਾਹਰਾਤ ਇੱਕ ਬਹੁਤ ਹੀ ਕੀਮਤੀ ਚੀਜ਼ਾਂ ਹਨ ਜੇ ਇਹਨਾਂ ਦੀ ਕੀਮਤ ਘੱਟ ਹੋਏਗੀ। ਤਾਂ ਇਹਨਾਂ ਦੀ ਮੰਗ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਇਹ ਅਜਿਹੀਆਂ ਚੀਜ਼ਾਂ ਹਨ, ਜਿੰਨਾਂ ਦੀ ਅੰਤਰ ਰਾਸ਼ਟਰੀ ਪੱਧਰ ਤੱਕ ਮੰਗ ਹੁੰਦੀ ਹੈ ਜੇ ਗੱਲ ਰਹੀ ਸੋਨੇ ਦੀ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 ਜਿੰਨਾਂ ਦੀ ਲੋੜ ਇਨਸਾਨ ਨੂੰ ਬਹੁਤ ਘੱਟ ਹੁੰਦੀ ਹੈ, ਜੇਕਰ ਉਹਨਾਂ ਚੀਜ਼ਾਂ ਦੀ ਕੀਮਤ ਘੱਟ ਜਾਏ ਤਾਂ ਫਿਰ ਵੀ ਲੋਕ ਉਹਨਾਂ ਵਸਤੂਆਂ ਨੂੰ ਖ਼ਰੀਦਣਾ ਪਸੰਦ ਕਰਦੇ ਹਨ ਕੀ ਤੁਸੀਂ ਕਦੇ ਇਸ ਤਰ੍ਹਾਂ ਸੁਣਿਆ ਹੈ ਕਿ ਜਦੋਂ ਕਿਸੇ ਵਸਤੂ ਦੀ ਕੀਮਤ ਵਿੱਚ ਗਿਰਾਵਟ ਆ ਰਹੀ ਹੈ ਤਾਂ ਉਸ ਵਸਤੂ ਦੀ, ਜ਼ਰੂਰਤ ਨਾ ਹੁੰਦੇ ਹੋਏ ਵੀ ਲੋਕ ਉਹਨਾਂ ਵਸਤੂਆਂ ਨੂੰ ਖ਼ਰੀਦਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਹੈ ਕਿ ਕਈ ਵਾਰ ਬਾਜ਼ਾਰਾਂ ਵਿੱਚ ਅਜਿਹਾ ਹੁੰਦਾ ਹੈ ਕਿ ਕੁੱਝ ਵਸਤੂਆਂ ਦਾ ਮੁੱਲ ਇੱਕੋ ਦਮ ਹੀ ਵੱਧ ਜਾਂਦਾ ਹੈ, ਉਸਦਾ ਕਾਰਨ ਇਹ ਹੁੰਦਾ ਹੈ ਕਿ ਜਾਂ ਤਾਂ ਉਸ ਵਸਤੂ ਦੀ ਮੰਗ ਵੱਧ ਗਈ ਹੈ ਜਾਂ ਉਸ ਵਸਤੂ ਦੀ ਪੈਦਾਵਾਰ ਘੱਟ ਚੁੱਕੀ ਹੈ ਇਸ ਤੋਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਵਸਤੂ ਕਿਸੇ ਵੀ ਵਸਤੂ ਦਾ ਇੱਕੋ ਵਾਰ ਇੰਨੀ ਮੰਗ ਕਿਉਂ ਵੱਧ ਰਹੀ ਹੈ, ਇੱਕ ਹੋਰ ਇਹ ਹੈ ਕਿ ਵਸਤੂਆਂ ਦਾ ਵੀ ਮੁੱਲ ਅੱਡੋ ਅੱਡ ਤਰੀਕੇ ਦਾ ਹੁੰਦਾ ਹੈ ਕੁੱਝ ਵਸਤੂਆਂ ਸਸਤੀਆਂ ਹੁੰਦੀਆਂ ਹਨ, ਅਤੇ ਕੁੱਝ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ ਜੋ ਅਸੀਂ ਰੁਜ਼ਾਨਾ ਜ਼ਿੰਦਗੀ ਵਿੱਚ ਵਸਤੂਆਂ ਵਰਤਦੇ ਹਾਂ ਉਹਨਾਂ ਵਿੱਚ ਅਕਸਰ ਹੀ ਤੁਸੀਂ ਘਰਾਂ ਵਿੱਚ ਵੀ ਇਹਨਾਂ ਦੀ ਤੁਹਾਨੂੰ ਲੋੜ ਹੁੰਦੀ ਹੈ ਜਿਵੇਂ ਕਿ

ਅਤੇ ਜੋ ਨਿੱਜੀ ਵਸਤੂਆਂ ਹਨ ਜਿਵੇਂ ਕਿ ਨਹਾਉਣ ਦੇ ਲਈ ਸਾਨੂੰ ਸਾਬਣ, ਸੈਂਪੂ, ਅਤੇ ਸਰੀਰ ਉੱਪਰ ਮਾਲਿਸ਼ ਕਰਨ ਵਾਲੇ ਤੇਲਾਂ ਦੀ ਵੀ ਲੋੜ ਪੈਂਦੀ ਹੈ ਇਹਨਾਂ ਵਸਤੂਆਂ ਦਾ ਮੁੱਲ ਨੀਵੇਂ ਪੱਧਰ ਤੇ ਹੁੰਦਾ ਹੈ ਅਤੇ ਘੱਟ ਹੁੰਦਾ ਹੈ, ਮਹਿੰਗੀਆਂ ਵਸਤੂਆਂ ਬਾਰੇ ਤੁਸੀਂ ਪਹਿਲਾਂ ਹੀ ਦੱਸ ਚੁੱਕਿਆ ਹੈ,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

ਜ਼ਿੰਦਗੀ ਵਿੱਚ ਵਰਤਦੇ ਹਾਂ ਅਤੇ ਰੁਜ਼ਾਨਾ ਜ਼ਿੰਦਗੀ ਵਿੱਚ ਵਰਤਣ ਨਾਲ ਉਹਨਾਂ ਉੱਪਰ ਸਾਡਾ ਖ਼ਰਚ ਜ਼ਿਆਦਾ ਹੁੰਦਾ ਹੈ ਅਤੇ ਜੋ ਮਹਿੰਗੀਆਂ ਵਸਤੂਆਂ ਹੁੰਦੀਆਂ ਹਨ, ਉਹਨਾਂ ਉੱਪਰ ਖ਼ਰਚਾ ਤਾਂ ਕੇਵਲ ਇੱਕ ਵਾਰ ਹੀ ਹੁੰਦਾ ਹੈ, ਤੁਸੀਂ ਦੱਸ ਰਹੇ ਸੀ ਵੀ ਜੋ ਵਸਤੂਆਂ ਦੇ ਮੁੱਲ ਹਨ, ਉਹ ਸਰਕਾਰਾਂ ਨਿਰਧਾਰਤ ਕਰਦੀਆਂ ਹਨ, ਪਰ ਇਸਦੇ ਉੱਲਟ ਜੋ ਕੁੱਝ ਅਜਿਹੀਆਂ ਵਸਤੂਆਂ ਵੀ ਹਨ, ਜਿੰਨਾਂ ਦਾ ਮੁੱਲ ਸਿਰਫ਼ ਜੋ ਉਦਯੋਗਪਤੀ ਹੁੰਦੇ ਹਨ, ਉਹ ਹੀ ਨਿਰਧਾਰਤ ਕਰਦੇ ਹਨ, ਉਹ ਇਹ ਦੇਖਦੇ ਹਨ ਕਿ ਉਹਨਾਂ ਨੂੰ ਕਿਸ ਵਸਤੂ ਵਿੱਚੋਂ ਜ਼ਿਆਦਾ ਮੁਨਾਫ਼ਾ ਹੋਣਾ ਹੈ, ਉਹ ਉਸ ਭਾਅ ਦੇ ਨਾਲ ਉਹਨਾਂ ਵਸਤੂਆਂ ਨੂੰ ਵੇਚਦੇ ਹਨ, ਪਰ ਹੁਣ ਸਰਕਾਰ ਇਸ ਉੱਪਰ

ਦੇ ਸਕਦਾ ਹੈ ਕਿਉਂਕਿ ਉਸ ਵਿੱਚ ਇਹ ਸ਼ਾਮਿਲ ਹੁੰਦਾ ਹੈ ਕਿ ਜਿੰਨੇ ਵੀ ਤਰੀਕੇ ਦਾ ਟੈਕਸ ਜਾਂ ਹੋਰ ਉਸ ਉੱਪਰ ਖ਼ਰਚ ਹੁੰਦਾ ਹੈ ਉਹ ਸ਼ਾਮਿਲ ਕਰਨ ਤੋਂ ਬਾਅਦ ਹੀ ਉਸਨੂੰ ਬਾਜ਼ਾਰ ਵਿੱਚ ਵੇਚ ਸਕਦੇ ਹਾਂ ਮੈਂ ਤੁਹਾਡੇ ਕੋਲ ਇਹ ਸੁਝਾਅ ਲੈਣਾ ਚਾਹੁੰਦਾ ਹਾਂ ਕਿ MRP rate ਲੱਗਣ ਤੋਂ ਬਾਅਦ

ਜੇ ਆਪਾਂ ਗੱਲ ਕਰੀਏ ਵਸਤੂਆਂ ਦੀ ਕੀਮਤ ਦੀ ਤਾਂ ਵਸਤੂਆਂ ਦੀ ਕੀਮਤ ਹਮੇਸ਼ਾ ਉਸਤੇ ਆਏ ਉਤਪਾਦਨ ਖ਼ਰਚ ਤੋਂ ਵੱਧ ਹੀ ਰੱਖਿਆ ਜਾਂਦਾ ਹੈ ਕਿਉਂਕਿ ਕੋਈ ਵੀ ਇਨਸਾਨ ਜਾਂ ਕੋਈ ਵੀ ਉਦਯੋਗਪਤੀ ਵਸਤੂ ਦੀ ਆਈ ਕੀਮਤ ਦੇ ਖ਼ਰਚ ਤੋਂ ਘੱਟ ਤਾਂ ਕਦੇ ਵੀ ਨਹੀਂ MRP ਰੱਖੇਗਾ ਇਸ ਕਰਕੇ ਉਹ ਵਸਤੂ ਨੂੰ ਉਤਪਾਦਨ ਕਰਨ ਵਿੱਚ ਜਿੰਨਾ ਖ਼ਰਚ ਹੁੰਦਾ ਹੈ, ਉਸ ਤੋਂ ਵੱਧ ਹੀ MRP ਰੱਖਦਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਲਾਭ ਕਮਾ ਸਕੇ ਅਤੇ ਫਿਰ ਉਹ ਕੀ ਕਰਦਾ ਹੈ ਕਿ ਇਸ ਵਿੱਚ ਛੂਟ ਦਿੰਦਾ ਹੈ ਜਿੱਥੇ ਕਿ ਲੋਕਾਂ ਨੂੰ ਲੱਗਦਾ ਹੈ ਉਹ ਸਾਨੂੰ ਕੀਮਤ ਘੱਟ ਕਰ ਰਿਹਾ ਹੈ ਪਰ ਜੋ MRP ਹੁੰਦਾ ਹੈ ਉਹ ਵਸਤੂ ਦੀ ਕੀਮਤ ਤੋਂ ਕਿਤੇ ਪਹਿਲਾਂ ਹੀ ਵੱਧ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਉਸਦੀ ਅਸਲ ਕੀਮਤ ਦਾ ਪਤਾ ਨਾ ਲੱਗ ਸਕੇ ਇਸ ਤੋਂ ਇਲਾਵਾ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

ਕਟੌਤੀ ਕਹਿ ਸਕਦੇ ਹਾਂ ਪਰ ਅਜਿਹਾ ਕੁਛ ਵੀ ਨਹੀਂ ਹੁੰਦਾ ਇਸ ਵਿੱਚ ਕੀ ਹੁੰਦਾ ਹੈ ਕਿ ਉਸ ਵਸਤੂ ਦੀ ਕੀਮਤ ਪਹਿਲੇ ਹੀ ਬਹੁਤ ਜ਼ਿਆਦਾ ਨਿਰਧਾਰਿਤ ਕਰਕੇ ਲਿਖੀ ਜਾਂਦੀ ਹੈ

ਵਿੱਤੀ ਉਦਯੋਗ ਬਾਰੇ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਮੈਂ ਇੱਕ ਜਗ੍ਹਾ ਤੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਜਦੋਂ ਕਿਸਾਨ ਨੂੰ ਜਾਂ ਕਿਸੇ ਹੋਰ ਇਨਸਾਨ ਨੂੰ ਕਿਸੇ ਵਸਤੂ ਦੀ ਜ਼ਰੂਰਤ ਪੈਂਦੀ ਸੀ ਤਾਂ ਉਹ ਵਸਤੂ ਵਟਾਂਦਰਾ ਦੀ ਸਥਿਤੀ ਅਪਣਾਉਂਦਾ ਸੀ ਇਸ ਵਿੱਚ ਕੀ ਹੁੰਦਾ ਸੀ ਕਿ ਉਹ ਵਸਤੂ ਦੇ ਬਦਲੇ ਵਿੱਚ ਵਸਤੂ ਨੂੰ ਖ਼ਰੀਦਦਾ ਸੀ ਜੋ ਕਿ ਕਿਤੇ ਨਾ ਕਿਤੇ ਬਹੁਤ ਹੀ ਔਖਾ ਕੰਮ ਹੁੰਦਾ ਸੀ ਜਿਵੇਂ ਕਿ ਕਿਸੇ ਕਿਸਾਨ ਕੋਲ ਕਣਕ ਦੀ ਫਸਲ ਹੈ ਤਾਂ ਉਸਨੂੰ ਉਸ ਦੇ ਬਦਲੇ ਵਿੱਚ ਕੋਈ ਹੋਰ ਫਸਲ ਜਾਂ ਪਸੂ ਚਾਹੀਦੇ ਹੋਣਗੇ, ਤਾਂ ਉਹ ਇਹਨਾਂ ਨੂੰ ਉਹਨਾਂ ਕਿਸਾਨਾਂ ਜਾਂ ਉਹਨਾਂ ਲੋਕਾਂ ਨੂੰ ਦਏਗਾ ਜਿਹਦੇ ਕੋਲ ਬਦਲੇ ਵਿੱਚ ਦੇਣ ਲਈ

ਕਰਨਾ ਪੈਂਦਾ ਸੀ ਇਸ ਚੀਜ਼ ਦਾ ਬਾਅਦ ਵਿੱਚ ਇਹ ਅਨੁਮਾਨ ਲਗਾਇਆ ਗਿਆ ਜਿਸਦਾ ਕਿ ਮੁੰਦਰਾ ਦਾ ਪ੍ਰਜਲਣ ਹੋਇਆ, ਜਿਸਨੂੰ ਆਪਾਂ ਰੁਪਇਆ ਕਹਿ ਸਕਦੇ ਹਾਂ ਫਿਰ ਕੀ ਹੋਇਆ ਕਿ ਰੁਪਈਏ ਦੀ ਸਹਾਇਤਾ ਨਾਲ ਹਰ ਕੋਈ ਕਿਸਾਨ ਹਰ ਕੋਈ ਇਨਸਾਨ ਆਪਣੀ ਵਸਤੂ ਨੂੰ ਵੇਚ ਸਕਦਾ ਹੈ ਅਤੇ ਜੇਕਰ ਉਸਨੂੰ ਕਿਸੇ ਚੀਜ਼ ਨੂੰ ਖ਼ਰੀਦਣੀ ਹੋਵੇ ਤਾਂ ਉਹ ਉਸਨੂੰ ਖ਼ਰੀਦ ਸਕਦਾ ਹੈ ਕੀ ਤੁਸੀਂ ਇਸ ਬਾਰੇ ਦੱਸ ਸਕਦੇ ਹੋ ਕਿ ਵਸਤੂ ਵਟਾਂਦਰਾ ਸਥਿਤੀ ਨਾਲੋਂ ਜੋ ਰੁਪਈਆ ਅੱਜ ਕੱਲ੍ਹ ਚੱਲ ਰਿਹਾ ਹੈ, ਉਸਦੀ ਸਹਾਇਤਾ ਨਾਲ ਹਰ ਇਨਸਾਨ ਕਿਸੇ ਵੀ ਵਸਤੂ ਨੂੰ ਆਸਾਨੀ ਦੇ ਨਾਲ ਖ਼ਰੀਦ ਅਤੇ

ਵਸਤੂਆਂ ਦੇ ਆਦਾਨ ਪ੍ਰਦਾਨ ਨਾਲ ਕੀਤਾ ਜਾਂਦਾ ਸੀ, ਪਰ ਇਹ ਉਸ ਸਮੇਂ ਵੇਖਣ ਵਿੱਚ ਮਿਲਦਾ ਹੈ, ਕਿ ਕੁੱਝ ਚੀਜ਼ਾਂ ਦੇ ਮੁੱਲ ਘੱਟ ਸਨ ਅਤੇ ਕੁੱਝ ਦੇ ਜ਼ਿਆਦਾ ਸਨ

ਆਦਾਨ ਪ੍ਰਦਾਨ ਨਾਲ ਇਹ ਹੋਇਆ ਹੈ ਕਿ ਹਰ ਇੱਕ ਵਸਤੂ ਦੇ ਮੁੱਲ ਤੈਅ ਕਰ ਦਿੱਤੇ ਹਨ ਜੋ ਕਿ ਤੁਸੀਂ ਪਹਿਲਾਂ ਬੜਾ ਵਧੀਆ ਤਰੀਕੇ ਨਾਲ ਦੱਸ ਚੁੱਕੇ ਹੋ, ਕਿ ਹੁਣ ਰੁਪਏ ਨਾਲ ਹੀ ਲੈਣ ਦੇਣ ਹੁੰਦਾ ਹੈ ਜੇ ਗੱਲ ਕਰ ਲਈਏ ਬੈਂਕਾਂ ਦੀ bank ਇੱਕ ਤਰ੍ਹਾਂ ਦਾ ਵਧੀਆ ਸਾਧਨ ਹੈ ਕਿਉਂਕਿ ਰੁਪਏ ਨੂੰ ਜਮਾਂ ਕਰਵਾਉਣ ਅਤੇ ਕਢਵਾਉਣ ਵਿੱਚ ਇਹ ਸਾਡੀ ਮਦਦ ਕਰਦਾ ਹੈ, ਕਿਉਂਕਿ ਅਸੀਂ ਰੁਪਏ ਨੂੰ ਕਦੇ ਵੀ ਘਰ ਵਿੱਚ ਤਾਂ ਰੱਖ ਨਹੀਂ ਸਕਦੇ, ਇਸ ਨਾਲ ਸਾਨੂੰ ਲਾਭ ਨਹੀਂ ਹੁੰਦਾ, ਜੇਕਰ ਅਸੀਂ ਰੁਪਇਆ ਲਗਾ ਕੇ ਅੱਗੇ ਕਮਾਈ ਕਰਦੇ ਹਾਂ ਤਾਂ ਹੀ ਸਾਨੂੰ ਜ਼ਿਆਦਾ ਮੁਨਾਫ਼ਾ ਹੁੰਦਾ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਰੁਪਇਆ ਸਾਡੇ ਕੋਲ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਰੁਪਏ ਨੂੰ ਕੋਲ ਰੱਖਦੇ ਹਾਂ ਤਾਂ ਸਾਡੀਆਂ ਵਸਤੂਆਂ ਦਾ ਮੁੱਲ ਕਿਤੇ ਨਾ ਕਿਤੇ ਘੱਟਦਾ ਹੈ ਕਿਉਂਕਿ ਰੁਪਏ ਦੇ ਆਦਾਨ ਪ੍ਰਦਾਨ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਆਮਦਨ ਹੁੰਦੀ ਹੈ ਮੈਂ ਇਹ ਤੁਹਾਡੇ ਕੋਲੋਂ ਅਖ਼ੀਰ ਦੇ ਵਿੱਚ ਪੁੱਛਣਾ ਚਾਹੁੰਦਾ ਹਾਂ ਕਿ ਵਿੱਤੀ ਦਾ ਮਸਲਾ ਕਿਤੇ ਨਾ ਕਿਤੇੇ ਜੋਖ਼ਿਮ ਭਰਿਆ ਹੈ

ਪੈਸੇ ਦੀ ਕੀਮਤ ਹੈ ਉਹ ਬਹੁਤ ਜ਼ਿਆਦਾ ਘੱਟ ਚੁੱਕੀ ਹੈ, ਜੇ ਆਪਾਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਘੱਟ ਪੈਸਿਆਂ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਮਿਲ ਜਾਂਦਾ ਸੀ ਪਰ ਜੇ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਵਿੱਚ ਪੈਸੇ ਦੀ ਕੀਮਤ ਘੱਟ ਗਈ ਹੈ ਇਸਦਾ ਮਤਲਬ ਇਹ ਹੈ ਕਿ ਵੱਧ ਪੈਸਿਆਂ ਨਾਲ ਘੱਟ ਸਮਾਨ ਮਿਲਦਾ ਹੈ, ਇਸਨੂੰ ਪੈਸੇ ਦੀ ਕੀਮਤ ਘੱਟਣਾ ਕਹਿੰਦੇ ਹਨ, ਜੇ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੀ ਤਾਂ ਉਦੋਂ ਜੇਕਰ ਆਪਾਂ ਬਾਜ਼ਾਰ ਵਿੱਚ ਕੋਈ ਸਮਾਨ ਖ਼ਰੀਦਣ ਜਾਣਾ ਹੁੰਦਾ ਸੀ ਤਾਂ ਜੇਕਰ ਆਪਣੇ ਕੋਲ ਸੌ ਰੁਪਏ ਹੁੰਦੇ ਸਨ, ਤਾਂ ਆਪਾਂ ਬਹੁਤ ਸਾਰ ਸਮਾਨ ਖ਼ਰੀਦ ਲੈਂਦੇ ਸਨ ਲੇਕਿੰਨ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

ਸਰਕਾਰ ਨੇ ਕੈਦੀਆਂ ਦੀਆ ਕੋਠੀਆਂ ਵਿਚ ਵੱਖ ਵੱਖ ਖਾਣ ਪੀਣ ਵਾਲਿਆਂ ਚੀਜ ਨੂੰ ਰੱਖ ਕੇ ਹੜਤਾਲ ਨੂੰ ਤੋੜਾਂ ਦੀ ਕੋਸ਼ਿਸ਼ ਕੀਤੀ। ਪਾਣੀ ਦੇ ਭਾਂਡੇ ਦੁੱਧ ਨਾਲaa ਭਰ ਦਿਤੇ ਸਨ ਜਾ ਤਾ ਕੈਦੀਆਂ ਪਿਆਸੇ ਰਹਿਣ ਜਾ ਤਾ ਹੜਤਾਲ ਤੋੜ ਦੇਣ ਕੋਈ ਵੀ ਲੱਖਾਂ ਲੜਖੜਾਇਆ ਨਹੀਂ ਤੇ ਵਿਰੋਧ ਜਾਰੀ ਰਿਯਾ ਉਨ੍ਹਣਾ ਨੂੰ ਥਕੇ ਨਾਲ ਖੁਆਉਂਦਾ ਦੀ ਕੋਸ਼ਿਸ਼ ਕੀਤੀ ਗਯੀ ਪਰ ਅਸਫਲ ਰਹੇ ਮਾਮਲਾ ਅਜੇ ਮਾਮਲਾ ਅਜੇ ਮਾਮਲਾ ਅਜੇ ਅਣਸੁਲਝਿਆ ਹੋਣ ਕਰਕੇ ਭਾਰਤੀ ਵਾਇਸ ਰਾਏ ਲਾਰਡ ਏਰੇਗੰਨ ਹੁਣ ਜੇ ਪ੍ਰਸ਼ਾਸ਼ਨ ਨਾਲ ਖੇਤੀ ਬਾਰੇ ਚਰਚਾ ਕਰਨ ਲਈ ਸ਼ਿਮਲਾ ਵਿਚ ਆਪਣੀ ਛੁਟੀ ਘਟਾ ਦਿੱਤੀ ਕਿਉਕਿ ਭੁੱਖ ਹੜਤਾਲ ਕਰਤਾਵਾਂ ਦੀਆ ਸਰਗਰਮੀਆਂ ਨੇ ਦੇਸ਼ ਭਰ ਵਿਚ ਲੋਕਾਂ ਵਿਚ ਪ੍ਰਸਿੱਧੀ ਅਤੇ ਧਿਆਨ ਆਕਰਸ਼ਿਤ ਕੀਤਾ ਸੀ ਇਸ ਲਈ ਸਰਕਾਰ ਨੇ ਸਾਂਡਰਸ ਕਤਲ ਦੇ ਮੁਕਦਮੇ ਦੀ ਸ਼ੁਰੂਵਾਤ ਕਰਨ ਦਾ ਫੈਸਲਾ ਕੀਤਾ ਜਿਸ ਨੂੰ ਬਾਦ ਵਿਚ ਲਾਹੌਰ ਸ਼ਾਸ਼ਕੇਸ਼ ਕਿਹਾ ਗਿਆ ਓਰ ਸਿੰਘ ਨੂੰ ਸਿੰਘ ਨੂੰ ਬੋਸਟਲ ਜੇਲ ਲਾਹੌਰ ਲੈ ਜਾਇਆ ਗਿਆ ਅਤੇ ਮੁਕਦਮਾ ਦਸ ਜੁਲਾਈ ਉਨ੍ਹੀ ਸੌ ਉੱਨਤੀ ਨੂੰ ਸ਼ੁਰੂ ਹੋਇਆ ਸਾਂਡਰਸ ਦੇ ਕਤਲ ਦੇ ਦੋਸ਼ਾਂ ਤੋਂ ਇਲਾਵਾ ਭਗਤ ਸਿੰਘ ਅਤੇ ਸਤਾਈ ਤੇ ਹੋਰ ਕੈਦੀਆਂ ਨੂੰ ਸੰਕਹਾੱਟ ਦੀ ਹੱਤਿਆ ਦੀ ਸਾਜਿਸ਼ਾ ਦਾ ਖਾਖਾਂ ਬਣਾਉਣ ਦੇ King ਦੇ ਖਿਲਾਫ ਜੰਗ ਲੜਨ ਦਾ ਦੋਸ਼ ਲਗਾਇਆ ਗਿਆ ਸੀ ਭਗਤ ਸਿੰਘ ਅਜੇਹੀ ਭੁੱਖ ਹੜਤਾਲ ਤੇ ਹੀ ਅਤੇ ਉਸ ਨੂੰ ਇਕ ਸਟੈਚਰ ਤੇ ਹੱਥਕੜੀ ਲਗਾ ਕੇ ਅਦਾਲਤ ਲੈ ਜਾਣਾ ਪੈ ਰਿਹਾ ਸੀ ਹੜਤਾਲ ਸ਼ੁਰੂ ਹੋਣ ਤੋਂ ਬਾਦ ਉਹ ਆਪਣੇ ਅਸਲ ਭਾਰ ਸੱਠ ਕਿਲੋ ਤੋਂ ਛੇ Point ਚਾਰ ਕਿਲੋ ਮੀਟਰ ਗ੍ਰਾਮ ਗ੍ਰਾਮ ਚੁਕਾ ਸੀ ਸਰਕਾਰ ਨੇ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿਤੀਆਂ ਸਨ ਪਰ ਸਿਆਸੀ ਖੇਤੀ ਦੇ ਸ਼੍ਰੇਣੀ ਨੂੰ ਮਾਨਤਾ ਦੇਣ ਦੇ ਮੁੱਖ ਮੁਦੇ ਤੇ ਜਾਣ ਤੋਂ ਬਾਦ ਇਨਕਾਰ ਕਰ ਦਿਤਾ ਅਧਿਕਾਰੀਆਂ ਦੀ ਨਜ਼ਰ ਵਿਚ ਜੇ ਕਿਸੇ ਨੇ ਕਾਨੂੰਨ ਨੂੰ ਤੋੜ ਦਿਤਾ ਅਤੇ ਨਾ ਤੇ ਇਕ ਨਿਜੀ ਕਾਰਵਾਈ ਸੀ ਨਾ ਕਿ ਰਾਜਨੀਤਿਕ ਤੇ ਉਹ ਆਮ ਅਪਰਾਧੀ ਸਨ ਹੁਣ ਤਕ ਉਸ ਜੇਲ ਉਸ ਜੇਲ ਵਿਚ ਬੰਦ ਇਕ ਹੋਰ ਭੁਕ ਹੜਤਾਲ ਕਰਤਾ ਜਿਤੇਂਦਰ ਨਾਥ ਦਾਨ ਦੀ ਹਾਲਤ ਕਾਫੀ ਹੱਦ ਤਕ ਬਿਘੜ ਬਿਘੜ ਗਈ ਸੀ ਅਬ ਕਾਫੀ ਹਾਲਤ ਕਾਫੀ ਹੱਦ ਤਕ ਬਿਗੜ ਗਈ ਸੀ ਇਸ ਕਰਕੇ ਓਹਨਾ ਨੇ ਇਸ ਕਰਕੇ ਓਹਨਾ ਨੇ ਮਤਲਬ ਜੇਲ ਕਮੇਟੀ ਨੂੰ ਬਿਨਾ ਜੇਲ ਜੇਲ ਕਮੇਟੀ ਨੂੰ ਬਿਨਾ ਸ਼ਰਤ ਹਰਾਈ ਰਿਕੇਸ਼ ਸਿਫਾਰਿਸ਼ ਪਰ ਸਰਕਾਰ ਨੇ ਸੁਝਾਅ ਨੂੰ ਠੁਕਰਾ ਦਿਤਾ ਅਤੇ ਜਮਾਨਤ ਤੇ ਰਿਹਾਅ ਹੋਣ ਦੀ ਪੇਸ਼ਕਸ਼ ਕੀਤੀ ਤੇਰ੍ਹ ਦਸੰਬਰ ਉਨ੍ਹੀ ਸੌ ਉੱਨਤੀ ਨੂੰ ਤੇ ਡੇਢ ਸਾਲ ਦੀ ਭੁੱਖ ਹੜਤਾਲ ਦੇ ਬਾਦ ਰੇਹਟਸਲ ਦੀ ਮੌਤ ਹੋ ਗਈ ਤੇ ਲਗਭਗ ਸਾਰੇ ਰਾਸ਼ਟਰਪਤੀ ਰਾਸ਼ਟਰਵਾਦੀ ਨੇਤਾਵਾਂ ਦਾ ਦੀ ਮੌਤ ਨੂੰ ਸ਼ਰਧਾਂਜਲੀ ਭੇਟ ਕੀਤੀ ਮੋਹਮਦ ਆਲਮ ਤੇ ਗੋਪੀ ਚੰਦ ਭਾਰਤ ਜਾਗੋ ਦੀ ਵਿਰੋਧ ਵਿਚ ਪੰਜਾਬ ਵਿਚ ਵਿਧਾਨਪਾਰਿਸ਼ਦ ਉਤੇ ਇਸਤੀਫ਼ਾ ਦੇ ਦਿਤਾ ਤੇ ਨਹਿਰੂ ਨੇ ਲਾਹੌਰ ਕੈਦੀਆਂ ਦੇ ਅਨੁਮੁਖ ਵੀ ਲਾਰਡ ਦੇ ਖਿਲਾਫ ਨਿੰਜਾ ਦੇ ਤੋਰ ਤੇ Central Assembly ਵਿਚ ਇਕ ਸਫਲ ਮੂਲਤਵੀ ਮਤਾਂ ਪੇਸ਼ ਕੀਤਾ ਭਗਤ ਸਿੰਘ ਨੇ ਅਖੀਰ ਕਾਰ ਕਾਂਗਰੇਸ ਕਮਲ ਪਾਰਟੀ ਦਾ ਮਤਾਂ ਭੰਗ ਕੀਤਾ ਅਤੇ ਆਪਣੇ ਪਿਤਾ ਦੇ ਬੇਨਤੀ ਤੇ ਪੰਜ ਅਕਤੂਬਰ ਉਨ੍ਹੀ ਸੌ ਉੱਨਤੀ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿਤੀ ਇਸ ਸਮੇਂ ਦੋਰਾਨ ਆਮ ਲੋਕਾਂ ਵਿਚ ਭਗਤ ਸਿੰਘ ਦੀ ਪ੍ਰਸਿੱਧੀ ਪੰਜਾਬ ਤੋਂ ਅਗੇ ਵੱਧ ਗਈ ਭਗਤ ਸਿੰਘ ਦਾ ਧਿਆਨ ਹੁਣ ਓਹਨਾ ਦੇ ਮੁਕਦਮੇ ਵੱਲ ਗਿਆ ਜਿਥੇ ਓਹਨਾ ਨੂੰ Craunt Craun OC ProstitutionTeam ਦਾ ਸਾਹਮਣਾ ਕਰਨਾ ਪਿਆ

ਤੱਕ ਅੱਠ ਵਜ਼ੀਰ ਦਾ ਸੀ ਦੋਸਤਾਈ ਦੋਸ਼ੀ ਵਿੱਚੋ ਸੱਭ ਤੋਂ ਛੋਟੀ ਉਮਰ ਦੇ ਪ੍ਰੇਮ ਚੰਦ ਦੱਤ ਸ਼ਰਮਾ ਨੇ ਵਰਮਾ ਨੇ ਗੋਪਾਲ ਉਤੇ ਆਪਣਾ ਜੋਤਾਂ ਸੁਟਇਆ ਜਦੋ ਉਹ ਅਦਾਲਤ ਮੁਕਰ ਕੇ ਅਦਲਤ ਅਦਾਲਤ ਅਤੇ ਅਦਾਲਤ ਵਿਚ ਇਸ ਦਾ ਗਵਾਹ ਬਣਿਆ ਨਤੀਜੇ ਵਜੋਂ Magirtrate ਨੇ ਸਾਰੇ ਮੁਲਾਜਮਾ ਨੂੰ ਹੱਥਕੜੀ ਜਦੋ ਆਉਣ ਤੋਂ ਇਨਕਾਰ ਕਰ ਦਿਤਾ ਅਤੇ ਓਹਨਾ ਨੂੰ ਬੇਰਹਿਮੀ ਨਾਲ ਕੁਟਿਆ ਗਿਆ ਕ੍ਰਾਂਤੀਕਾਰੀਆਂ ਨੇ ਅਦਾਲਤ ਵਿਚ ਹਾਜ਼ਰ ਹੋਣ ਤੋਂ ਇਨਕਾਰ ਕਰ ਦਿਤਾ ਅਤੇ ਭਗਤ ਸਿੰਘ ਨੇ Magistrate ਨੂੰ ਇਕ ਪੱਤਰ ਲਿਖਿਆ ਜਿਸ ਵਿਚ ਓਹਨਾ ਨੇ ਓਹਨਾ ਦੇ ਇਨਕਾਰ ਕਰਨ ਦੇ ਕਈ ਕਾਰਨ ਦਸੇ Magistrate ਨੇ ਮੁਲਾਜ਼ਮਾ Magistrate ਨੇ ਮੁਲਾਜ਼ਮਾਂ ਜਾ ਇਸ ਐਚ ਆਰ ਰਾਇ ਦੇ ਮੇਮ੍ਬਰਾਂ ਤੋਂ ਬਿਨਾ ਮੁਕਦਮਾ ਚਲਾਉਣ ਦਾ ਹੁਕਮ ਦਿਤਾ ਏ ਭਗਤ ਸਿੰਘ ਲਈ ਇਕ ਚਟਕਾ ਸੀ ਕਿਉਕਿ ਉਹ ਆਪਣੇ ਵਿਚਾਰਾਂ ਨੂੰ ਪ੍ਰਸਾਰਿਤ ਕਰਨ ਲਈ ਕਿਸੇ ਹੋਰ ਨੂੰ ਦੇ ਰੂਪ ਵਿਚ ਮੁਕਦਮੇ ਦੀ ਵਰਤੋਂ ਨਹੀਂ ਕਰ ਸਕਦਾ ਸੀ Special tribunal Holy ਮੁਕਦਮੇ ਨੂੰ ਤੇਏ ਕਰਨ ਲਈ ਵਾਇ ਵਾਇ ਸਰਾਯ ਲਾਰਡ ਇਰਬਨ ਨੇ ਇਕ ਮਈ ਉਨ੍ਹੀ ਸੌ ਤੀਹ ਨੂੰ Emergency ਘੋਸ਼ਿਤ ਕੀਤੀ ਅਤੇ ਕੇਸ ਲਈ ਤਿਨ High Court ਦੇ ਜਜਾਂ ਦੀ ਬਾਣੀ ਇਕ ਵਿਸ਼ੇਸ਼ Tribunal ਦੀ ਸਥਾਪਨਾ ਲਈ ਆਰ ਡੀ ਨੇਸ਼ ਪੇਸ਼ ਕੀਤਾ ਇਸ ਫੇਸ ਫੈਸਲੇ ਨੇ ਨਿਆਂ ਦੀਆ ਆਮ ਪ੍ਰਕਿਰਿਆਵਾਂ ਨੂੰ ਘਟਾ ਦਿਤਾ ਕਿਉਕਿ Tribunal And England ਵਿਚ ਸਥਾ

Corps Petition High Court ਵਿਚ ਦਾਇਰ ਕੀਤੀ ਗਈ ਜਿਸ ਵਿਚ ਇਸ ਅਧਾਰ ਤੇ ਆਰ ਡੀ ਨੇਸ ਨੂੰ ਚੁਣੌਤੀ ਚੁਣੌਤੀ ਦਿਤੀ ਗਈ ਸੀ ਜਿਸ ਵਿਚ ਦਿਤੀ ਗਈ ਇਕ ਅੰਕਤੀ ਇਹ ਇਕ ਘਟੀਆ ਅਤੇ ਇਸ ਗੈਰ ਲਈ ਗੈਰ ਕਾਨੂੰਨੀ ਹੈ ਵਾਈਸ ਰਾਇ ਕੋਲ ਇਨਸਾਫ ਨੂੰ ਨਿਰਧਾਰਿਤ ਕਰਨ ਦੀ ਰਵਾਇਤ ਪ੍ਰਕਿਰਿਆ ਨੂੰ ਘਟਾਉਣ ਦੀ ਕੋਈ ਸ਼ਰਤ ਛੱਡੀ ਨਹੀਂ ਸੀ Petition ਨੇ Period Decate Defence Of India Act ਉਨ੍ਹੀ ਸੌ ਪੰਦ੍ਰਹ ਨੇ ਵਾਇ ਰਾਇ ਵਾਈਸ ਰਾਇ ਨੂੰ ਆਰ ਡੀ ਨੇਸ਼ ਪੇਸ਼ ਕਰਨ ਦੀ ਇਜਾਜ਼ਤ ਦਿਤੀ ਅਤੇ ਅਜਿਹੇ ਟਿਊਰਬਨਲਾ ਦੀ ਸਥਾਪਨਾ ਕੀਤੀ ਸਿਰਫ ਕਾਨੂੰਨ ਅਤੇ ਆਦੇਸ਼ ਦੇ ਟੁੱਟਣ ਦੀਆ ਸ਼ਰਤਾਂ ਦੇ ਤਹਿਤ

ਕਰਦੈੱਨ ਨੋ ਨੋਰਡ ਨੇ ਸਰਕਾਰ ਤੇ ਲੁੱਟ ਮਾਰ ਕਰਨ ਤੇ ਹਥਿਆਰਾਂ ਅਤੇ ਹੋਰ ਨਾ ਦੇ ਨਾਲ ਗੋਲੀ ਬਾਰੂਦ ਦੀ ਗੈਰ ਕਾਨੂੰਨੀ ਪ੍ਰਾਪਤੀ ਦੇ ਦੋਸ਼ਾਂ ਨੂੰ ਪੇਸ਼ ਕੀਤਾ ਲਾਹੌਰ ਦੇ ਪੁਲਿਸ Superident GDHHM Letin Harding ਦੇ ਸਬੂਤ ਨੇ ਅਦਾਲਤ ਨੂੰ ਹੈਰਾਨ ਕਰ ਦਿਤਾ

FICR Report ਦਾਇਰ ਕੀਤੀ ਸੀ ਕੀਤੀ ਸੀ ਅਤੇ ਉਹ ਕੇਸ ਦੇ ਵੇਰਵੇ ਤੋਂ ਅਣਜਾਣ ਸਨ ਉਸ Prostitution ਮੁਖ ਤੋਰ ਤੇ ਪੀ ਐੱਨ ਕੋਸ਼ ਹੰਸਰਾਜ ਵੋਹਰਾ ਅਤੇ ਜੇਗੋਪਾਲ ਦੇ ਸਬੂਤ ਤੇ ਨਿਰਭਰ ਕਰਦਾ ਹੈ ਜੋ ਐਚ ਐਸ ਆਰ ਦੇ ਵਿਚ ਭਗਤ ਸਿੰਘ ਨੇ ਇਸ ਦੇ ਸਹਿਊਗੀ ਰਹੇ ਸਨ ਦਸ ਜੁਲਾਈ ਉਨ੍ਹੀ ਸੌ ਤੀਹ ਨੂੰ ਟਿਊਰਬਨਲਾ ਨੇ ਅਠਾਰਹ ਮੁਲਾਜ਼ਮ ਵਿੱਚੋ ਸਿਰਫ ਪੰਦ੍ਰਹ ਦੇ ਵਿਰੁੱਧ ਦੋਸ਼ਾਂ ਨੂੰ ਦਬਾਉਣ ਦਾ ਫੈਸਲਾ ਕੀਤਾ ਤੇ ਅਗਲੇ Petition ਨੂੰ ਸੁਣਵਾਈ ਲਈ ਅਪੀਲ ਕੀਤੀ ਮੁਕਦਮੇ ਦੀ ਸਮਾਪਤੀ ਤੀਹ ਦਸੰਬਰ ਉਨ੍ਹੀ ਸੌ ਤੀਹ ਨੂੰ ਹੋਈ ਤਿੰਨ ਮੁਲਜ਼ਮਾਂ ਮੁਲਾਜ਼ਮਾਂ ਜਿਨ੍ਹਾਂ ਦੇ ਦੋਸ਼ ਵਾਪਸ ਲਏ ਗਏ ਸਨ ਓਹਨਾ ਵਿੱਚੋ ਦੱਤ ਵੀ ਸ਼ਾਮਿਲ ਸੀ ਇਹਨਾਂ ਨੂੰ ਵਿਧਾਨਸਭਾ ਬੰਬ ਕੇਸ ਵਿੱਚੋ ਉਮਰ ਕੈਦ ਦੀ ਸਜ਼ਾ ਦਿਤੀ ਗਈ ਸੀ ਆਰ ਡੀ ਨੇਸ ਅਤੇ ਟਿਊਰਬਨਲ ਐਕਤੀ ਅਕਤੂਬਰ ਉਨ੍ਹੀ ਸੌ ਤੀਹ ਨੂੰ ਖ਼ਤਮ ਹੋ ਗਿਆ ਕਿਉਕਿ ਇਹ ਕੇਂਦਰੀ ਵਿਧਾਨਸਭਾ ਜਾ British ਸੰਸਦ ਦਵਾਰਾ ਪਾਸ ਨਹੀਂ ਕੀਤਾ ਗਿਆ ਸੀ ਸਤ ਅਕਤੂਬਰ ਉਨ੍ਹੀ ਸੌ ਤੀਹ ਨੂੰ ਟਿਊਰਬਨਲਾ ਨੇ ਆਪਣੇ ਸਾਰੇ ਸਬੂਤਾਂ ਦੇ ਅਧਾਰ ਤੇ ਤਿੰਨ ਸੌ ਪੰਨਿਆਂ ਦਾ ਫੈਸਲੇ ਕੀਤਾ ਅਤੇ ਸਾਂਡਰਸ ਦੀ ਹੱਤਿਆ ਵਿਚ ਭਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ ਦੀ ਸ਼ਮੂਲੀਅਤ ਸਾਬਿਤ ਹੁਈ ਦੀ ਸ਼ਮੂਲੀਅਤ ਸਾਬਿਤ ਹੁਈ ਓਹਨਾ ਨੂੰ ਫਾਂਸੀ ਦੀ ਸਜ਼ਾ ਸੁਣਾਈ